ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਮਨ ਕੀ ਬਾਤ ਦੇ 110ਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਢੇਰਾਂ ਸੁਝਾਓ ਇਨਪੁਟ ਅਤੇ ਕਮੈਂਟ ਮਿਲੇ ਹਨ ਅਤੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇਹ ਚੁਣੌਤੀ ਹੈ ਕਿ ਐਪੀਸੋਡ ਵਿੱਚ ਕਿਹੜੇਕਿਹੜੇ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਜਾਵੇ ਮੈਨੂੰ ਸਕਾਰਾਤਮਕਤਾ ਨਾਲ ਭਰੇ ਇਕ ਤੋਂ ਵੱਧ ਕੇ ਇਕ ਇਨਪੁਟ ਮਿਲੇ ਹਨ ਇਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਦੇਸ਼ਵਾਸੀਆਂ ਦਾ ਜ਼ਿਕਰ ਹੈ ਜੋ ਦੂਸਰਿਆਂ ਦੇ ਲਈ ਉਮੀਦ ਦੀ ਕਿਰਨ ਬਣ ਕੇ ਉਨ੍ਹਾਂ ਦੇ ਜੀਵਨ ਵਿੱਚ ਬਿਹਤਰੀ ਲਿਆਉਣ ਵਿੱਚ ਜੁਟੇ ਹੋਏ ਹਨ

ਸੁਨੀਤਾ ਦੇਵੀ ਜੀ ਤੁਹਾਨੂੰ ਨਮਸਕਾਰ
ਨਮਸਤੇ ਸਰ
ਅੱਛਾ ਸੁਨੀਤਾ ਜੀ ਪਹਿਲਾਂ ਮੈਂ ਤੁਹਾਡੇ ਬਾਰੇ ਵਿੱਚ ਜਾਨਣਾ ਚਾਹੁੰਦਾ ਹਾਂ ਤੁਹਾਡੇ ਪਰਿਵਾਰ ਦੇ ਬਾਰੇ ਜਾਨਣਾ ਚਾਹੁੰਦਾ ਹਾਂ ਥੋੜ੍ਹਾ ਕੁਝ ਦੱਸ ਦਿਓ
ਸਰ ਸਾਡੇ ਪਰਿਵਾਰ ਵਿੱਚ ਦੋ ਬੱਚੇ ਹਨ ਮੈਂ ਹਾਂ ਪਤੀ ਹੈ ਮਾਤਾ ਜੀ ਹੈ ਮੇਰੀ
ਤੁਸੀਂ ਕਿੰਨਾ ਪੜ੍ਹੇ ਲਿਖੇ ਹੋ ਸੁਨੀਤਾ ਜੀ
ਸਰ ਬੀ
ਏ ਫਾਈਨਲ
ਅਤੇ ਵੈਸੇ ਘਰ ਵਿੱਚ ਕਾਰੋਬਾਰ ਵਗੈਰਾ ਕੀ ਹੈ
ਕਾਰੋਬਾਰ ਵਗੈਰਾ ਖੇਤੀਬਾੜੀ ਨਾਲ ਸਬੰਧਿਤ ਹੈ ਖੇਤੀ ਵਗੈਰਾ
ਅੱਛਾ ਸੁਨੀਤਾ ਜੀ ਇਹ ਡ੍ਰੋਨ ਦੀਦੀ ਬਣਨ ਦਾ ਤੁਹਾਡਾ ਸਫਰ ਕਿਵੇਂ ਸ਼ੁਰੂ ਹੋਇਆ ਤੁਹਾਨੂੰ ਟਰੇਨਿੰਗ ਕਿੱਥੋਂ ਮਿਲੀ ਕਿਹੋਕਿਹੋ ਜਿਹੇ ਬਦਲਾਓ ਆਏ ਮੈਂ ਪਹਿਲਾਂ ਇਹ ਜਾਨਣਾ ਹੈ
ਜੀ ਸਰ ਟਰੇਨਿੰਗ ਸਾਡੀ ਫੂਲਪੁਰ ਇਫਕੋ ਕੰਪਨੀ ਵਿੱਚ ਹੋਈ ਸੀ ਇਲਾਹਾਬਾਦ ਵਿੱਚ ਅਤੇ ਉੱਥੋਂ ਹੀ ਸਾਨੂੰ ਟਰੇਨਿੰਗ ਮਿਲੀ
ਤਾਂ ਉਦੋਂ ਤੱਕ ਤੁਸੀਂ ਡ੍ਰੋਨ ਦੇ ਬਾਰੇ ਸੁਣਿਆ ਸੀ ਕਦੇ
ਸਰ ਸੁਣਿਆ ਨਹੀਂ ਸੀ ਇਕ ਵਾਰ ਅਜਿਹੇ ਵੇਖੇ ਸਨ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਸੀਤਾਪੁਰ ਦਾ ਹੈ ਉੱਥੇ ਅਸੀਂ ਵੇਖਿਆ ਸੀ ਪਹਿਲੀ ਵਾਰ ਅਸੀਂ ਉੱਥੇ ਵੇਖਿਆ ਸੀ ਡ੍ਰੋਨ
ਸੁਨੀਤਾ ਜੀ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਪਹਿਲੇ ਦਿਨ ਗਏ
ਪਹਿਲੇ ਦਿਨ ਤੁਹਾਨੂੰ ਡ੍ਰੋਨ ਵਿਖਾਇਆ ਹੋਵੇਗਾ ਫਿਰ ਕੁਝ ਬੋਰਡ ਤੇ ਪੜ੍ਹਾਇਆ ਗਿਆ ਹੋਵੇਗਾ ਕਾਗਜ਼ ਤੇ ਪੜ੍ਹਾਇਆ ਗਿਆ ਹੋਵੇਗਾ ਫਿਰ ਮੈਦਾਨ ਵਿੱਚ ਲਿਜਾ ਕੇ ਪ੍ਰੈਕਟਿਸ ਕੀਕੀ ਹੋਇਆ ਹੋਵੇਗਾ ਤੁਸੀਂ ਮੈਨੂੰ ਸਮਝਾ ਸਕਦੇ ਹੋ ਪੂਰਾ ਵਰਨਣ
ਜੀ ਸਰ ਪਹਿਲੇ ਦਿਨ ਸਰ ਜਦੋਂ ਅਸੀਂ ਲੋਕ ਗਏ ਹਾਂ ਤਾਂ ਉਸ ਦੇ ਦੂਸਰੇ ਦਿਨ ਤੋਂ ਸਾਡੇ ਲੋਕਾਂ ਦੀ ਟਰੇਨਿੰਗ ਸ਼ੁਰੂ ਹੋਈ ਸੀ ਪਹਿਲਾਂ ਤਾਂ ਥਿਊਰੀ ਪੜ੍ਹਾਈ ਗਈ ਸੀ ਫਿਰ ਕਲਾਸ ਚੱਲੀ ਸੀ ਦੋ ਦਿਨ ਕਲਾਸ ਵਿੱਚ ਡ੍ਰੋਨ ਚ ਕਿਹੜੇਕਿਹੜੇ ਪਾਰਟ ਹਨ ਕਿਵੇਂਕਿਵੇਂ ਤੁਹਾਨੂੰ ਕੀਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਥਿਊਰੀ ਵਿੱਚ ਪੜ੍ਹਾਈਆਂ ਗਈਆਂ ਸਨ ਤੀਸਰੇ ਦਿਨ ਸਰ ਸਾਡਾ ਪੇਪਰ ਹੋਇਆ ਸੀ ਉਸ ਤੋਂ ਬਾਅਦ ਵਿੱਚ ਫਿਰ ਸਰ ਇਕ ਕੰਪਿਊਟਰ ਤੇ ਵੀ ਪੇਪਰ ਹੋਇਆ ਸੀ ਮਤਲਬ ਪਹਿਲਾਂ ਕਲਾਸ ਚੱਲੀ ਉਸ ਤੋਂ ਬਾਅਦ ਟੈਸਟ ਲਿਆ ਗਿਆ ਫਿਰ ਪ੍ਰੈਕਟੀਕਲ ਕਰਵਾਇਆ ਗਿਆ ਸੀ ਸਾਡਾ ਮਤਲਬ ਡ੍ਰੋਨ ਕਿਵੇਂ ਉਡਾਉਣਾ ਹੈ ਕਿਵੇਂਕਿਵੇਂ ਮਤਲਬ ਤੁਸੀਂ ਕੰਟਰੋਲ ਕਿਵੇਂ ਸੰਭਾਲਣਾ ਹੈ ਹਰ ਚੀਜ਼ ਸਿਖਾਈ ਗਈ ਸੀ ਪ੍ਰੈਕਟੀਕਲ ਦੇ ਤੌਰ ਤੇ
ਫਿਰ ਡ੍ਰੋਨ ਕੀ ਕੰਮ ਕਰੇਗਾ ਉਹ ਕਿਵੇਂ ਸਿਖਾਇਆ
ਸਰ ਡ੍ਰੋਨ ਕੰਮ ਕਰੇਗਾ ਕਿ ਜਿਵੇਂ ਅਜੇ ਫਸਲ ਵੱਡੀ ਹੋ ਰਹੀ ਹੈ ਬਰਸਾਤ ਦਾ ਮੌਸਮ ਜਾਂ ਕੁਝ ਵੀ ਇੰਝ ਬਰਸਾਤ ਚ ਦਿੱਕਤ ਹੁੰਦੀ ਹੋਵੇ ਖੇਤ ਵਿੱਚ ਫਸਲ ਚ ਅਸੀਂ ਲੋਕ ਵੜ੍ਹ ਨਹੀਂ ਪਾ ਰਹੇ ਹਾਂ ਤਾਂ ਕਿਵੇਂ ਮਜ਼ਦੂਰ ਅੰਦਰ ਜਾਏਗਾ ਤਾਂ ਇਸ ਦੇ ਮਾਧਿਅਮ ਨਾਲ ਬਹੁਤ ਫਾਇਦਾ ਕਿਸਾਨਾਂ ਨੂੰ ਹੋਵੇਗਾ ਅਤੇ ਉੱਥੇ ਖੇਤ ਵਿੱਚ ਵੜ੍ਹਨਾ ਹੀ ਨਹੀਂ ਪਵੇਗਾ ਸਾਡਾ ਡ੍ਰੋਨ ਜੋ ਅਸੀਂ ਮਜ਼ਦੂਰ ਲਗਾ ਕੇ ਆਪਣਾ ਕੰਮ ਕਰਦੇ ਹਾਂ ਉਹ ਸਾਡੇ ਡ੍ਰੋਨ ਨਾਲ ਵੱਟ ਤੇ ਖੜ੍ਹੇ ਹੋ ਕੇ ਅਸੀਂ ਆਪਣਾ ਉਹ ਕੰਮ ਕਰ ਸਕਦੇ ਹਾਂ ਕੋਈ ਕੀੜਾਮਕੌੜਾ ਜੇਕਰ ਖੇਤ ਦੇ ਅੰਦਰ ਹੈ ਉਸ ਤੋਂ ਸਾਨੂੰ ਸਾਵਧਾਨੀ ਵੀ ਵਰਤਣੀ ਹੋਵੇਗੀ ਕੋਈ ਦਿੱਕਤ ਨਹੀਂ ਹੋ ਸਕਦੀ ਅਤੇ ਕਿਸਾਨਾਂ ਨੂੰ ਵੀ ਬਹੁਤ ਚੰਗਾ ਲੱਗ ਰਿਹਾ ਹੈ ਸਰ ਅਸੀਂ 35 ਏਕੜ ਸਪਰੇਅ ਕਰ ਚੁੱਕੇ ਹਾਂ ਹੁਣ ਤੱਕ
ਤਾਂ ਕਿਸਾਨਾਂ ਨੂੰ ਵੀ ਸਮਝ ਹੈ ਇਸ ਦਾ ਫਾਇਦਾ ਹੈ
ਜੀ ਸਰ ਕਿਸਾਨ ਤਾਂ ਬਹੁਤ ਹੀ ਸੰਤੁਸ਼ਟ ਹੁੰਦੇ ਹਨ ਕਹਿ ਰਹੇ ਹਨ ਬਹੁਤ ਚੰਗਾ ਲੱਗ ਰਿਹਾ ਹੈ ਸਮੇਂ ਦੀ ਵੀ ਬੱਚਤ ਹੁੰਦੀ ਹੈ ਸਾਰੀ ਸਹੂਲਤ ਤੁਸੀਂ ਖੁਦ ਦੇਖਦੇ ਹੋ ਪਾਣੀ ਦਵਾਈ ਸਭ ਕੁਝ ਨਾਲਨਾਲ ਰੱਖਣੀ ਪੈਂਦੀ ਹੈ ਅਤੇ ਸਾਨੂੰ ਲੋਕਾਂ ਸਿਰਫ ਆ ਕੇ ਖੇਤ ਦੱਸਣਾ ਪੈਂਦਾ ਹੈ ਕਿ ਕਿੱਥੋਂ ਤੋਂ ਕਿੱਥੋਂ ਤੱਕ ਮੇਰਾ ਖੇਤ ਹੈ ਅਤੇ ਸਾਰਾ ਕੰਮ ਅੱਧੇ ਘੰਟੇ ਵਿੱਚ ਹੀ ਖਤਮ ਕਰ ਦਿੰਦੀ ਹਾਂ
ਤਾਂ ਇਹ ਡ੍ਰੋਨ ਦੇਖਣ ਲਈ ਹੋਰ ਲੋਕ ਵੀ ਆਉਂਦੇ ਹੋਣਗੇ ਫਿਰ ਤਾਂ
ਸਰ ਬਹੁਤ ਭੀੜ ਲੱਗ ਜਾਂਦੀ ਹੈ ਡ੍ਰੋਨ ਵੇਖਣ ਦੇ ਲਈ ਬਹੁਤ ਸਾਰੇ ਲੋਕ ਆ ਜਾਂਦੇ ਹਨ ਜੋ ਵੱਡੇਵੱਡੇ ਕਿਸਾਨ ਲੋਕ ਹਨ ਉਹ ਨੰਬਰ ਵੀ ਲੈ ਜਾਂਦੇ ਹਨ ਕਿ ਅਸੀਂ ਵੀ ਤੁਹਾਨੂੰ ਬੁਲਾਵਾਂਗੇ ਸਪਰੇਅ ਦੇ ਲਈ
ਅੱਛਾ ਕਿਉਂਕਿ ਮੇਰਾ ਇਕ ਮਿਸ਼ਨ ਹੈ ਲੱਖਪਤੀ ਦੀਦੀ ਬਣਾਉਣ ਦਾ ਜੇਕਰ ਅੱਜ ਦੇਸ਼ ਭਰ ਦੀਆਂ ਭੈਣਾਂ ਸੁਣ ਰਹੀਆਂ ਹਨ ਤਾਂ ਇਕ ਡ੍ਰੋਨ ਦੀਦੀ ਅੱਜ ਪਹਿਲੀ ਵਾਰੀ ਮੇਰੇ ਨਾਲ ਗੱਲ ਕਰ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ
ਵੈਸੇ ਅੱਜ ਮੈਂ ਇਕੱਲੀ ਡ੍ਰੋਨ ਦੀਦੀ ਹਾਂ ਤਾਂ ਅਜਿਹੀਆਂ ਹੀ ਹਜ਼ਾਰਾਂ ਭੈਣਾਂ ਅੱਗੇ ਆਉਣ ਤੇ ਮੇਰੇ ਵਰਗੀ ਡ੍ਰੋਨ ਦੀਦੀ ਉਹ ਵੀ ਬਣਨ ਮੈਨੂੰ ਬਹੁਤ ਖੁਸ਼ੀ ਹੋਵੇਗੀ ਕਿ ਜਦੋਂ ਮੈਂ ਇਕੱਲੀ ਹਾਂ ਮੇਰੇ ਨਾਲ ਆ ਕੇ ਹੋਰ ਹਜ਼ਾਰਾਂ ਲੋਕ ਖੜ੍ਹੇ ਹੋਣਗੇ ਤਾਂ ਹੋਰ ਚੰਗਾ ਲੱਗੇਗਾ ਕਿ ਅਸੀਂ ਇਕੱਲੇ ਨਹੀਂ ਹੋਰ ਲੋਕ ਵੀ ਸਾਡੇ ਨਾਲ ਡ੍ਰੋਨ ਦੀਦੀ ਦੇ ਨਾਂ ਤੇ ਪਹਿਚਾਣੇ ਜਾਂਦੇ ਹਨ
ਚਲੋ ਸੁਨੀਤਾ ਜੀ ਮੇਰੇ ਵੱਲੋਂ ਤੁਹਾਨੂੰ ਬਹੁਤਬਹੁਤ ਵਧਾਈ ਇਹ ਨਮੋ ਡ੍ਰੋਨ ਦੀਦੀ ਇਹ ਦੇਸ਼ ਵਿੱਚ ਖੇਤੀ ਨੂੰ ਆਧੁਨਿਕ ਬਣਾਉਣ ਦਾ ਇੱਕ ਬਹੁਤ ਵੱਡਾ ਮਾਧਿਅਮ ਬਣ ਰਹੀ ਹੈ ਮੇਰੀਆਂ ਬਹੁਤਬਹੁਤ ਸ਼ੁਭਕਾਮਨਾਵਾਂ
ਥੈਂਕ ਯੂ ਸਰ
ਥੈਂਕ ਯੂ

ਕਲਿਆਣੀ ਜੀ ਨਮਸਤੇ
ਨਮਸਤੇ ਸਰ ਜੀ ਨਮਸਤੇ
ਕਲਿਆਣੀ ਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਵਿੱਚ ਆਪਣੇ ਪਰਿਵਾਰ ਦੇ ਬਾਰੇ ਆਪਣੇ ਕੰਮਕਾਰ ਦੇ ਬਾਰੇ ਜ਼ਰਾ ਦੱਸੋ
ਸਰ ਮੈਂ ਐੱਮ
ਮਾਈਕਰੋ ਬਾਇਓਲੋਜੀ ਹਾਂ ਅਤੇ ਮੇਰੇ ਘਰ ਵਿੱਚ ਮੇਰੇ ਪਤੀ ਦੇਵ ਮੇਰੀ ਸੱਸ ਅਤੇ ਦੋ ਬੱਚੇ ਹਨ ਅਤੇ ਤਿੰਨ ਸਾਲ ਤੋਂ ਮੈਂ ਆਪਣੀ ਗ੍ਰਾਮ ਪੰਚਾਇਤ ਵਿੱਚ ਕੰਮ ਕਰ ਰਹੀ ਹਾਂ
ਤਾਂ ਫਿਰ ਪਿੰਡ ਵਿੱਚ ਖੇਤੀ ਦੇ ਕੰਮ ਚ ਲੱਗ ਗਏ ਕਿਉਂਕਿ ਤੁਹਾਡੇ ਕੋਲ ਮੂਲ ਗਿਆਨ ਵੀ ਹੈ ਤੁਹਾਡੀ ਪੜ੍ਹਾਈ ਵੀ ਇਸ ਖੇਤਰ ਵਿੱਚ ਹੋਈ ਹੈ ਅਤੇ ਹੁਣ ਤੁਸੀਂ ਖੇਤੀ ਨਾਲ ਜੁੜ ਗਏ ਹੋ ਤਾਂ ਕੀਕੀ ਨਵੇਂ ਤਜ਼ਰਬੇ ਕੀਤੇ ਹਨ ਤੁਸੀਂ
ਸਰ ਅਸੀਂ ਜੋ 10 ਤਰ੍ਹਾਂ ਦੀਆਂ ਸਾਡੀਆਂ ਬਨਸਪਤੀਆਂ ਹਨ ਉਨ੍ਹਾਂ ਨੂੰ ਇਕੱਠਾ ਕਰਕੇ ਅਸੀਂ ਆਰਗੈਨਿਕ ਫੁਹਾਰਣੀ ਸਪਰੇਅ ਬਣਾਇਆ ਹੈ ਜਿਵੇਂ ਕਿ ਜੋ ਅਸੀਂ ਕੀਟਨਾਸ਼ਕ ਆਦਿ ਸਪਰੇਅ ਕਰਦੇ ਹਾਂ ਤਾਂ ਉਸ ਨਾਲ ਉਹ ਕੀੜੇਮਕੌੜੇ ਵਗੈਰਾ ਜੋ ਸਾਡੇ ਮਿੱਤਰ ਕੀੜੇ ਹੁੰਦੇ ਹਨ ਤਾਂ ਉਹ ਵੀ ਨਸ਼ਟ ਹੋ ਰਹੇ ਹਨ ਅਤੇ ਸਾਡੀ ਭੂਮੀ ਦਾ ਪ੍ਰਦੂਸ਼ਣ ਹੁੰਦਾ ਹੈ ਜਾਂ ਤਾਂ ਅਸੀਂ ਰਸਾਇਣਕ ਚੀਜ਼ਾਂ ਜੋ ਪਾਣੀ ਵਿੱਚ ਘੁਲਮਿਲ ਰਹੀਆਂ ਹਨ ਉਸ ਦੀ ਵਜ੍ਹਾ ਨਾਲ ਸਾਡੇ ਸਰੀਰ ਤੇ ਵੀ ਹਾਨੀਕਾਰਕ ਨਤੀਜੇ ਦਿਖਾਈ ਦੇ ਰਹੇ ਹਨ ਉਸ ਹਿਸਾਬ ਨਾਲ ਅਸੀਂ ਘੱਟ ਤੋਂ ਘੱਟ ਕੀਟਨਾਸ਼ਕ ਦੀ ਵਰਤੋਂ ਕਰੀਏ
ਤਾਂ ਇਕ ਤਰ੍ਹਾਂ ਤੁਸੀਂ ਪੂਰੀ ਤਰ੍ਹਾਂ ਕੁਦਰਤੀ ਖੇਤੀ ਵੱਲ ਜਾ ਰਹੇ ਹੋ
ਹਾਂ ਜੋ ਸਾਡੀ ਰਵਾਇਤੀ ਖੇਤੀ ਹੈ ਸਰ ਉਂਝ ਹੀ ਕੀਤੀ ਅਸੀਂ ਪਿਛਲੇ ਸਾਲ
ਕੀ ਤਜ਼ਰਬਾ ਹੋਇਆ ਕੁਦਰਤੀ ਖੇਤੀ ਵਿੱਚ
ਸਰ ਜੋ ਸਾਡੀਆਂ ਮਹਿਲਾਵਾਂ ਹਨ ਉਨ੍ਹਾਂ ਦੇ ਜੋ ਖਰਚ ਹਨ ਉਹ ਘੱਟ ਹੋਏ ਅਤੇ ਜੋ ਉਤਪਾਦ ਹਨ ਸਰ ਤਾਂ ਉਹ ਵੀ ਅਸੀਂ ਬਗੈਰ ਕੀਟਨਾਸ਼ਕ ਤੋਂ ਕੀਤੇ ਕਿਉਂਕਿ ਹੁਣ ਕੈਂਸਰ ਦੀ ਬਿਮਾਰੀ ਜੋ ਵਧ ਰਹੀ ਹੈ ਜਿਵੇਂ ਸ਼ਹਿਰੀ ਭਾਗਾਂ ਵਿੱਚ ਤਾਂ ਹੈ ਹੀ ਲੇਕਿਨ ਪਿੰਡਾਂ ਵਿੱਚ ਵੀ ਉਸ ਦਾ ਪ੍ਰਮਾਣ ਵਧ ਰਿਹਾ ਹੈ ਉਸ ਹਿਸਾਬ ਨਾਲ ਜੇਕਰ ਤੁਸੀਂ ਆਪਣੇ ਆਉਣ ਵਾਲੇ ਪਰਿਵਾਰ ਨੂੰ ਸੁਰੱਖਿਅਤ ਕਰਨਾ ਹੈ ਤਾਂ ਇਹ ਰਾਹ ਅਪਨਾਉਣਾ ਜ਼ਰੂਰੀ ਹੈ ਇਸ ਹਿਸਾਬ ਨਾਲ ਉਹ ਮਹਿਲਾਵਾਂ ਵੀ ਸਰਗਰਮ ਭਾਗੀਦਾਰੀ ਇਸ ਵਿੱਚ ਦਿਖਾ ਰਹੀਆਂ ਹਨ
ਅੱਛਾ ਕਲਿਆਣੀ ਜੀ ਤੁਸੀਂ ਕੁਝ ਜਲ ਸੰਭਾਲ ਦੇ ਬਾਰੇ ਵੀ ਕੰਮ ਕੀਤਾ ਹੈ ਉਸ ਵਿੱਚ ਕੀ ਕੀਤਾ ਹੈ ਤੁਸੀਂ
ਸਰ ਰੇਨ ਵਾਟਰ ਹਾਰਵੈਸਟਿੰਗ ਜੋ ਸਾਡੀਆਂ ਸ਼ਾਸਕੀ ਜਿੰਨੀਆਂ ਵੀ ਇਮਾਰਤਾਂ ਹਨ ਜਿਵੇਂ ਕਿ ਪ੍ਰਾਇਮਰੀ ਸਕੂਲ ਹੋਇਆ ਆਂਗਣਵਾੜੀ ਹੋਇਆ ਸਾਡੀ ਗ੍ਰਾਮ ਪੰਚਾਇਤ ਦੀ ਜੋ ਬਿਲਡਿੰਗ ਹੈ ਉੱਥੋਂ ਦਾ ਜੋ ਪਾਣੀ ਹੈ ਬਾਰਿਸ਼ ਦਾ ਉਹ ਸਭ ਇਕੱਠਾ ਕਰਕੇ ਅਸੀਂ ਇਕ ਜਗ੍ਹਾ ਤੇ ਭੰਡਾਰ ਕੀਤਾ ਹੋਇਆ ਹੈ ਜੋ ਰੀਚਾਰਜ ਸ਼ੈਫਟ ਹੈ ਸਰ ਕਿ ਬਾਰਿਸ਼ ਦਾ ਪਾਣੀ ਜੋ ਡਿੱਗਦਾ ਹੈ ਉਹ ਜ਼ਮੀਨ ਦੇ ਅੰਦਰ ਰਿਸਣਾ ਚਾਹੀਦਾ ਹੈ ਉਸ ਹਿਸਾਬ ਨਾਲ ਅਸੀਂ 20 ਰੀਚਾਰਜ ਸ਼ੈਫਟ ਸਾਡੇ ਪਿੰਡ ਦੇ ਅੰਦਰ ਹਨ ਅਤੇ 50 ਰੀਚਾਰਜ ਸ਼ੈਫਟ ਦੀ ਮਨਜ਼ੂਰੀ ਮਿਲ ਗਈ ਹੈ ਹੁਣ ਜਲਦੀ ਹੀ ਉਨ੍ਹਾਂ ਦਾ ਕੰਮ ਵੀ ਚਾਲੂ ਹੋਣ ਵਾਲਾ ਹੈ
ਚਲੋ ਕਲਿਆਣੀ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ ਤੁਹਾਨੂੰ ਬਹੁਤਬਹੁਤ ਸ਼ੁਭਕਾਮਨਾਵਾਂ
ਸਰ ਧੰਨਵਾਦ ਸਰ ਧੰਨਵਾਦ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੈ ਮਤਲਬ ਮੇਰਾ ਜੀਵਨ ਸੰਪੂਰਨ ਰੂਪ ਵਿੱਚ ਸਾਰਥਿਕ ਹੋਇਆ ਹੈ ਅਜਿਹਾ ਮੈਂ ਮੰਨਦੀ ਹਾਂ
ਬਸ ਸੇਵਾ ਕਰੋ
ਚਲੋ ਤੁਹਾਡਾ ਨਾਂ ਹੀ ਕਲਿਆਣੀ ਹੈ ਤੁਸੀਂ ਤਾਂ ਕਲਿਆਣ ਕਰਨਾ ਹੀ ਕਰਨਾ ਹੈ ਧੰਨਵਾਦ ਜੀ ਨਮਸਕਾਰ
ਧੰਨਵਾਦ ਸਰ ਧੰਨਵਾਦ
ਸਾਥੀਓ ਭਾਵੇਂ ਸੁਨੀਤਾ ਜੀ ਹੋਣ ਜਾਂ ਕਲਿਆਣੀ ਜੀ ਵੱਖਵੱਖ ਖੇਤਰਾਂ ਵਿੱਚ ਨਾਰੀ ਸ਼ਕਤੀ ਦੀ ਸਫਲਤਾ ਬਹੁਤ ਪ੍ਰੇਰਕ ਹੈ ਮੈਂ ਇਕ ਵਾਰ ਫਿਰ ਸਾਡੀ ਨਾਰੀ ਸ਼ਕਤੀ ਦੀ ਇਸ ਭਾਵਨਾ ਦੀ ਦਿਲੋਂ ਸ਼ਲਾਘਾ ਕਰਦਾ ਹਾਂ

ਦੀ ਮਦਦ ਨਾਲ ਸਥਾਨਕ ਲੋਕ ਮੋਬਾਇਲ ਰਾਹੀਂ ਸੁਚੇਤ ਹੋ ਜਾਂਦੇ ਹਨ ਅੱਜ ਇਸ ਟਾਈਗਰ ਰਿਜ਼ਰਵ ਦੇ ਆਲੇਦੁਆਲੇ ਦੇ 13 ਪਿੰਡਾਂ ਵਿੱਚ ਇਸ ਵਿਵਸਥਾ ਨਾਲ ਲੋਕਾਂ ਨੂੰ ਬਹੁਤ ਸਹੂਲਤ ਹੋ ਗਈ ਹੈ ਅਤੇ ਬਾਘਾਂ ਨੂੰ ਵੀ ਸੁਰੱਖਿਆ ਮਿਲੀ ਹੈ
ਸਾਥੀਓ ਅੱਜ ਨੌਜਵਾਨ ਐਂਟਰਪ੍ਰੀਨਿਓਰਸ ਦੀ ਜੰਗਲੀ ਜੀਵਾਂ ਦੀ ਸੰਭਾਲ ਅਤੇ ਈਕੋ ਟੂਰਿਜ਼ਮ ਦੇ ਲਈ ਨਵੇਂਨਵੇਂ ਇਨੋਵੇਸ਼ਨ ਸਾਹਮਣੇ ਲਿਆ ਰਹੇ ਹਨ ਉੱਤਰਾਖੰਡ ਦੇ ਰੁੜ੍ਹਕੀ ਵਿੱਚ ਰੋਟਰ ਪ੍ਰੀਸੀਜ਼ਨ ਗਰੁੱਪਸ ਨੇ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੇ ਸਹਿਯੋਗ ਨਾਲ ਅਜਿਹਾ ਡ੍ਰੋਨ ਤਿਆਰ ਕੀਤਾ ਹੈ ਜਿਸ ਨਾਲ ਕੇਨ ਨਦੀ ਵਿੱਚ ਘੜਿਆਲਾਂ ਤੇ ਨਜ਼ਰ ਰੱਖਣ ਵਿੱਚ ਮਦਦ ਮਿਲ ਰਹੀ ਹੈ ਇਸੇ ਤਰ੍ਹਾਂ ਬੈਂਗਲੂਰੂ ਦੀ ਇਕ ਕੰਪਨੀ ਨੇ ਬਘੀਰਾ ਅਤੇ ਗਰੁੜ ਨਾਂ ਦਾ ਐਪ ਤਿਆਰ ਕੀਤਾ ਹੈ ਬਘੀਰਾ ਐਪ ਨਾਲ ਜੰਗਲ ਸਫਾਰੀ ਦੇ ਦੌਰਾਨ ਵਾਹਨ ਦੀ ਸਪੀਡ ਅਤੇ ਦੂਸਰੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕਦੀ ਹੈ ਦੇਸ਼ ਵਿੱਚ ਕਈ ਟਾਈਵਗਰ ਰਿਜ਼ਰਵ ਵਿੱਚ ਇਨ੍ਹਾਂ ਦੀ ਵਰਤੋਂ ਹੋ ਰਹੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ ਥਿੰਗਜ਼ ਤੇ ਅਧਾਰਿਤ ਗਰੁੜ ਐਪ ਨੂੰ ਕਿਸੇ ਸੀ
ਨਾਲ ਜੋੜਨ ਤੇ ਰੀਅਲ ਟਾਈਮ ਅਲਰਟ ਮਿਲਣ ਲੱਗਦਾ ਹੈ ਜੰਗਲੀ ਜੀਵਾਂ ਦੀ ਸੰਭਾਲ ਦੀ ਦਿਸ਼ਾ ਵਿੱਚ ਇਸ ਤਰ੍ਹਾਂ ਦੇ ਹਰ ਯਤਨ ਨਾਲ ਸਾਡੇ ਦੇਸ਼ ਦੀ ਜੈਵਿਕ ਵਿਭਿੰਨਤਾ ਹੋਰ ਸਮਿ੍ਰਧ ਹੋ ਰਹੀ ਹੈ

ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਦੀ ਸੁੰਦਰਤਾ ਇੱਥੋਂ ਦੀ ਵਿਭਿੰਨਤਾ ਅਤੇ ਸਾਡੀ ਸੰਸਕ੍ਰਿਤੀ ਦੇ ਵੱਖਵੱਖ ਰੰਗਾਂ ਵਿੱਚ ਵੀ ਸਮੂਹੀ ਹੋਈ ਹੈ ਮੈਨੂੰ ਇਹ ਵੇਖ ਕੇ ਚੰਗਾ ਲੱਗਦਾ ਹੈ ਕਿ ਕਿੰਨੇ ਹੀ ਲੋਕ ਨਿਰਸਵਾਰਥ ਭਾਵ ਨਾਲ ਭਾਰਤੀ ਸੰਸਕ੍ਰਿਤੀ ਦੀ ਸੰਭਾਲ ਅਤੇ ਇਸ ਨੂੰ ਸਜਾਉਣਸੰਵਾਰਨ ਦੇ ਯਤਨਾਂ ਵਿੱਚ ਜੁਟੇ ਹਨ ਤੁਹਾਨੂੰ ਅਜਿਹੇ ਲੋਕ ਭਾਰਤ ਦੇ ਹਰ ਹਿੱਸੇ ਵਿੱਚ ਮਿਲ ਜਾਣਗੇ ਇਨ੍ਹਾਂ ਵਿੱਚ ਵੱਡੀ ਗਿਣਤੀ ਉਨ੍ਹਾਂ ਦੀ ਵੀ ਹੈ ਜੋ ਭਾਸ਼ਾ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ ਜੰਮੂਕਸ਼ਮੀਰ ਵਿੱਚ ਗਾਂਦਰਬਲ ਦੇ ਮੁਹੰਮਦ ਮਾਨਸ਼ਾਹ ਜੀ ਪਿਛਲੇ ਤਿੰਨ ਦਹਾਕਿਆਂ ਤੋਂ ਗੋਜਰੀ ਭਾਸ਼ਾ ਨੂੰ ਸੰਭਾਲਣ ਦੇ ਯਤਨਾਂ ਵਿੱਚ ਜੁਟੇ ਹੋਏ ਹਨ ਉਹ ਗੁੱਜਰ ਬੱਕਰਵਾਲ ਸਮੁਦਾਇ ਦੇ ਹਨ ਜੋ ਇਕ ਜਨਜਾਤੀ ਸਮੁਦਾਇ ਹੈ ਉਨ੍ਹਾਂ ਨੂੰ ਬਚਪਨ ਵਿੱਚ ਪੜ੍ਹਾਈ ਦੇ ਲਈ ਸਖਤ ਮਿਹਨਤ ਕਰਨੀ ਪਈ ਉਹ ਰੋਜ਼ਾਨਾ 20 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਦੇ ਸਨ ਇਸ ਤਰ੍ਹਾਂ ਦੀਆਂ ਚੁਣੌਤੀਆਂ ਦੇ ਵਿਚਕਾਰ ਐੱਮ
ਦੀ ਡਿਗਰੀ ਹਾਸਿਲ ਕੀਤੀ ਅਤੇ ਇੰਝ ਹੀ ਉਨ੍ਹਾਂ ਦਾ ਆਪਣੀ ਭਾਸ਼ਾ ਦੀ ਸੰਭਾਲ ਕਰਨ ਦਾ ਸੰਕਲਪ ਪੱਕਾ ਹੋਇਆ
ਸਾਹਿਤ ਦੇ ਖੇਤਰ ਵਿੱਚ ਮਾਨਸ਼ਾਹ ਜੀ ਦੇ ਕੰਮਾਂ ਦਾ ਦਾਇਰਾ ਇੰਨਾ ਵੱਡਾ ਹੈ ਕਿ ਇਸ ਨੂੰ ਲਗਭਗ 50 ਸੰਸਕਰਣਾਂ ਵਿੱਚ ਸਹੇਜਿਆ ਗਿਆ ਹੈ ਇਨ੍ਹਾਂ ਵਿੱਚ ਕਵਿਤਾਵਾਂ ਅਤੇ ਲੋਕ ਗੀਤ ਵੀ ਸ਼ਾਮਿਲ ਹਨ ਉਨ੍ਹਾਂ ਨੇ ਕਈ ਕਿਤਾਬਾਂ ਦਾ ਅਨੁਵਾਦ ਗੋਜਰੀ ਭਾਸ਼ਾ ਵਿੱਚ ਕੀਤਾ ਹੈ
ਸਾਥੀਓ ਅਰੁਣਾਚਲ ਪ੍ਰਦੇਸ਼ ਵਿੱਚ ਤਿਰਪ ਦੇ ਬਨਵੰਗ ਲੋਸੂ ਜੀ ਇਕ ਟੀਚਰ ਹਨ ਉਨ੍ਹਾਂ ਨੇ ਵਾਂਚੋ ਭਾਸ਼ਾ ਦੇ ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ ਇਹ ਭਾਸ਼ਾ ਅਰੁਣਾਚਲ ਪ੍ਰਦੇਸ਼ ਨਾਗਾਲੈਂਡ ਅਤੇ ਅਸਮ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ ਉਨ੍ਹਾਂ ਨੇ ਇਕ ਲੈਂਗਵੇਅਜ਼ ਸਕੂਲ ਬਣਾਉਣ ਦਾ ਕੰਮ ਕੀਤਾ ਹੈ ਇਸ ਦੇ ਨਾਲ ਵਾਂਚੋ ਭਾਸ਼ਾ ਦੀ ਇਕ ਲਿਪੀ ਵੀ ਤਿਆਰ ਕੀਤੀ ਹੈ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਵਾਂਚੋ ਭਾਸ਼ਾ ਸਿਖਾ ਰਹੇ ਹਨ ਤਾਂ ਕਿ ਇਸ ਨੂੰ ਲੁਪਤ ਹੋਣ ਤੋਂ ਬਚਾਇਆ ਜਾ ਸਕੇ
ਸਾਥੀਓ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਗੀਤਾਂ ਅਤੇ ਨਾਚਾਂ ਦੇ ਮਾਧਿਅਮ ਨਾਲ ਆਪਣੀ ਸੰਸਕ੍ਰਿਤੀ ਅਤੇ ਭਾਸ਼ਾ ਨੂੰ ਸੰਭਾਲਣ ਵਿੱਚ ਜੁਟੇ ਹਨ ਕਰਨਾਟਕਾ ਦੇ ਵੇਂਕੱਪਾ ਅੰਬਾਜੀ ਸੂਗੇਤਕਰ ਉਨ੍ਹਾਂ ਦਾ ਜੀਵਨ ਇਸ ਮਾਮਲੇ ਵਿੱਚ ਬਹੁਤ ਪ੍ਰੇਰਣਾਦਾਇਕ ਹੈ ਇੱਥੋਂ ਦੇ ਬਾਗਲਕੋਟ ਦੇ ਰਹਿਣ ਵਾਲੇ ਸੂਗੇਤਕਰ ਜੀ ਇਕ ਲੋਕ ਗਾਇਕ ਹਨ ਉਨ੍ਹਾਂ ਨੇ ਇਕ ਹਜ਼ਾਰ ਤੋਂ ਜ਼ਿਆਦਾ ਗੋਂਧਲੀ ਗਾਣੇ ਗਾਏ ਹਨ ਨਾਲ ਹੀ ਇਸ ਭਾਸ਼ਾ ਵਿੱਚ ਕਹਾਣੀਆਂ ਦਾ ਵੀ ਖੂਬ ਪ੍ਰਚਾਰਪ੍ਰਸਾਰ ਕੀਤਾ ਹੈ ਉਨ੍ਹਾਂ ਨੇ ਬਿਨਾਂ ਫੀਸ ਲਏ ਸੈਂਕੜੇ ਵਿਦਿਆਰਥੀਆਂ ਨੂੰ ਟਰੇਨਿੰਗ ਵੀ ਦਿੱਤੀ ਹੈ ਭਾਰਤ ਵਿੱਚ ਉਮੰਗ ਅਤੇ ਉਤਸ਼ਾਹ ਨਾਲ ਭਰੇ ਅਜਿਹੇ ਲੋਕਾਂ ਦੀ ਕਮੀ ਨਹੀਂ ਜੋ ਸਾਡੀ ਸੰਸਕ੍ਰਿਤੀ ਨੂੰ ਨਿਰੰਤਰ ਸਮਿ੍ਰਧ ਬਣਾ ਰਹੇ ਹਨ ਤੁਸੀਂ ਵੀ ਇਨ੍ਹਾਂ ਤੋਂ ਪ੍ਰੇਰਣਾ ਲਓ ਕੁਝ ਆਪਣਾ ਕਰਨ ਦਾ ਯਤਨ ਕਰੋ ਤੁਹਾਨੂੰ ਬਹੁਤ ਸੰਤੋਸ਼ ਮਹਿਸੂਸ ਹੋਵੇਗਾ

ਸਾਥੀਓ ਜਦੋਂ ਅਗਲੀ ਵਾਰ ਤੁਹਾਡੇ ਨਾਲ ਸੰਵਾਦ ਹੋਵੇਗਾ ਤਾਂ ਫਿਰ ਨਵੀਂ ਊਰਜਾ ਨਵੀਆਂ ਜਾਣਕਾਰੀਆਂ ਦੇ ਨਾਲ ਤੁਹਾਨੂੰ ਮਿਲਾਂਗਾ ਆਪਣਾ ਧਿਆਨ ਰੱਖਣਾ ਬਹੁਤਬਹੁਤ ਧੰਨਵਾਦ ਨਮਸਕਾਰ